ਧੁੱਪ ਲਗਾਣ ਤੋਂ ਬਾਅਦ ਉਸ ਨੂੰ ਫੇਰ ਆਪਾਂ ਕੜਾਹੀ ਵਿਚ ਪਾ ਕੇ ਥੋੜਾ ਘੀ ਪਾ ਕੇ ਉਸ ਨੂੰ

ਦੱਸ ਕ ਮਿੰਟ ਕਰਨ ਤੋਂ ਬਾਅਦ ਸੇਮੀਆਂ ਤਿਆਰ ਉਹਨੂੰ ਆਪਾਂ ਜਿੰਨਾ time ਮਰਜੀ ਛੇ ਮਹੀਨੇ ਸਾਲ ਦੋ ਸਾਲ ਰੱਖ

ਖਰਾਬ ਨੀਂ ਹੋਣ ਗਿਆਂ ਜੇ ਆਪਾਂ ਬਿੰਨਾ ਸੇਕ ਲਵਾਏ ਤੋਂ ਰੱਖੋ ਗੇਉਹਨਾ ਚ ਸੁੰਡੀ ਪੈ ਜਾਂਦੀ ਏ

ਜਦੋ ਆਪਾਂ ਮਿਠੀਆਂ ਬਣਾਂਦੇ ਆ ਸੇਮੀਆਂ

ਪਹਿਲਾਂ ਦੇਸੀ ਘੀ ਚ ਬਣਦੀਆਂ ਜਿਆਦਾ ਤਰ ਤਾਂ ਦੇਸੀ ਘੀ ਚ ਹੁਣ ਥੋੜਾ ਦੇਸੀ ਘੀ ਪਾਉ

ਵਿਚ ਇਲਾਇਚੀ ਪਾਉ ਚਾਹੇ ਛੋਟੀ ਚਾਹੇ ਵੱਡੀ ਲੋਂਗ ਪਾ ਸਕਦੇ ਆ

ਕਰਨ ਤੋਂ ਬਾਅਦ ਫੇਰ ਸੇਮੀਆਂ ਨੂੰ fry ਕਰੋ

ਸੇਮੀਆਂ ਨੂੰ fry ਕਰਨ ਤੋਂ ਬਾਅਦ ਉਹਦੇ ਵਿਚ ਪਾਣੀ ਗਰਮ ਕਰ ਕੇ ਪਾਉ

ਪਾਣੀ ਨਾ ਪਾਉ ਜਦੋ ਆਪਾਂ ਉਹਦੇ ਚ ਠੰਡਾ ਪਾਣੀ ਪਾਨੇ ਆ ਤਾਂ ਉਹ ਚਿਪਕ ਜਾਂਦੀਆਂ ਨੇ

ਹਾਂ ਗਰਮ ਪਾਣੀ ਪਾਣਾਸੇਮੀਆਂ fry ਕਰਨ ਤੋਂ ਬਾਅਦ

ਸੇਮੀਆਂ ਜਦੋ red ਜੀਆਂ ਹੋ ਜਾਣ ਗਿਆਂ ਫੇਰ ਉਸ ਚ ਗਰਮ ਪਾਣੀ ਪਾਣਾ

ਉਸ ਚ ਆਪਾਂ ਮੀਠਾ ਆਪਣੇ taste ਦੇ according ਪਾਣਾ ਏ ਚੀਨੀ ਵੀ ਪਾਣੀ ਏ

ਜੇ ਪਾਣੀ ਨੀਂ ਪਾਣਾ ਕਿਉਂਕਿ ਪਾਣੀ ਥੋੜਾ ਪਾ ਲੋ ਤਾਂ ਜੋ ਰਿਜ ਜਾਣ

ਠੀਕ ਏ ਜੀ dry fruits ਵਗੈਰਾ ਵੀ

ਤੇ ਜਿਹੜੀ ਨਮਕੀਨ ਬਣਦੀ ਏ ਉਹ

ਘੀ ਪਾਉਣ ਤੋਂ ਬਾਅਦ ਘੀ ਗਰਮ ਹੋਗਿਆ ਤਾਂ ਇੱਕ ਕੋਲੀ ਸੇਮੀਆਂ ਦ ਪਾ ਲੋ

ਇੱਕ ਕੋਲੀ ਪਾਨੇ ਆ ਤਾਂ ਉਨੇ double ਹੋ ਜਾਂਦੀਆ ਨੇ

ਉਵੇ ਹੀ ਦੂਸਰੀ ਤਰ੍ਹਾਂ ਉਨੂੰ fry ਕਰਨੀਆ ਨੇ ਗਿਆਂ

ਉਨੂੰ ਜਿਆਦਾ red ਨੀਂ ਹਲਕੀ red ਕਰਨੀ ਏ ਜੀ

ਹਾਂ ਉਨੂੰ ਚੰਗੀ ਤਰ੍ਹਾਂ ਹਲਾ ਕੇ ਗੈਸ ਸਿਮ ਤੇ ਕਰਕੇ

ਹਾਂ ਦੱਸ ਮਿੰਟ ਰਿਜਦੀਏ ਥੋੜਾ ਇੱਕ ਸੇਮੀਆਂ ਥੋੜਾ ਚਮਚ ਨਾਲ ਚੱਕ ਕੇ ਦੇਖ ਲੋ ਵੀ ਸੇਮੀਆਂ ਬਣ ਗਿਆਂ

ਹੱਥ ਨਾਲ ਦੇਖ ਸਕਦੇ ਆ ਵੀ ਸੇਮੀਆਂ ਬਣ ਗਿਆਂ ਜਦੋ ਸੇਮੀਆਂ ਬਣ ਗਿਆਂ

ਉਹਨੂੰ ਕੱਡ ਕੇ ਚਾਰਣੀ ਨੀ ਹੁੰਦੀ

ਜਿਹੜੀ ਚਾਰਣੀ ਹੁੰਦੀ ਏ ਯਿਹ ਚਾਰਣੀ ਦੇ ਵਿਚ ਉਹਨੂੰ ਕੱਡ ਦੋ ਪਾਣੀ ਅੱਲਗ ਛਣ ਜੁ ਗਾ

ਉਨੂੰ ਅੱਲਗ ਰੱਖਣ ਤੋਂ ਬਾਅਦ ਏਵੈ ਖੁਲਾ ਰੱਖੋ ਭਾਫ ਚ ਨਾ ਰੱਖੋ

ਖੁਲਾ ਰੱਖਣ ਤੋਂ ਬਾਅਦ ਉਹ ਜਦ ਉਹ ਹੋ ਜਾਣ ਗਿਆਂ ਠੰਡੀਆਂ ਹੋ ਜਾਣ ਗਿਆਂ ਕੱਲੀਆਂ ਕੱਲੀਆਂ ਹੋ ਜਾਣ

ਗਿਆਂ ਮਤਲਬ ਕੇ ਫੇਰ ਉਸ ਤੋਂ ਬਾਅਦ ਤੜਕਾ ਤਿਆਰ ਕਰਨਾ ਏ ਪਿਆਜ ਟਮਾਟਰ ਅਦਰਕ ਲਸਣ

ਪਹਿਲਾਂ ਆਪਾਂ ਉਵੇ ਤੇਲ ਪਾਉ ਗੇ ਜਾਂ ਰਫੇੰਡ ਜੋ ਵੀ use ਓ

ਉਹ ਪਾਣਾ ਏ ਰਫੇੰਡ ਪਾਣ ਤੋਂ ਬਾਅਦ ਜੀਰਾ ਤੇ ਪਿਆਜ ਪਾਣਾ ਫੇਰ ਪਾ ਕੇ ਉਸੇ ਤਰ੍ਹਾਂ ਟਮਾਟਰ ਪਾਣਾ ਏ ਟਮਾਟਰ ਤੋਂ ਬਾਅਦ ਜਿਹੜਾ ਆਪਾਂ paste ਬਣਾਇਆ ਅਧਰਕ ਤੇ ਲਸਣ ਦਾ ਜੋ ਵੀ

ਉਹ ਪਾਣਾ ਏ ਉਹ ਜਿਵੇਂ ਆਪਾਂ taste ਦੇ ਅਨੁਸਾਰ ਪਾਉਗੇ ਠੀਕ ਏ ਠੀਕ ਏ ਜੀ ਫੇਰ ਉਸ ਚ ਆਪਾਂ ਮਤਲਬ ਕੀ vegetable ਵਗੈਰਾ ਵੀ add ਕਰ ਸਕਦੇ ਓ

ਹਾਂ ਫੇਰ ਉਨੂੰ ਜਦੋ ਓ ਕਰੋ ਗੇ ਆਪਾਂ ਤੜਕਾ ਪੂਰਾ ਤਿਆਰ ਕਰ ਲੈਣੇ ਆ ਲੂਣ ਮਿਰਚ ਹਲਦੀ ਹਲਦੀ ਸਿਰਫ ਥੋੜੀ ਜੀ normal ਈ ਜਿਵੇਂ ਆਪਾਂ rice ਬਣਾਉਣ time ਪਾਉਣੇ ਆ ਸਬਜੀ ਬਣਾਉਣ time ਆਪਾਂ ਜਿਆਦਾ ਪਾਨੇ ਆ ਇੱਕ ਚਮਚ ਭਰ ਕੇ

ਹਾਂ ਕਿਉਂਕਿ ਘੱਟ ਹੀ ਲੱਗਦੀ ਏ

ਉਨੂੰ ਪਾਣ ਤੋਂ ਬਾਅਦ ਰਾਜਾਣਾ ਥੋੜਾ ਜਾ ਅੱਧਾ glass ਪਾਣੀ ਦਾ ਪਾਉ ਉਨੂੰ ਰਜਾਉ ਚੰਗੀ ਤਰ੍ਹਾਂ

vegetable ਨੂੰ ਚੰਗੀ ਤਰ੍ਹਾਂ ਦੱਸ ਪੰਦਰਾ ਮਿੰਟ ਰਿਜਣ ਦੋ

ਹਾਂ ਕਿਉਂਕਿ ਸੇਮੀਆਂ ਤਾਂ ਆਪਣੀਆਂ ਪਹਿਲਾਂ ਹੀ ਬਣੀਆਂ

ਸੇਮੀਆਂ ਪਾਉਣ ਤੋਂ ਬਾਅਦਉਹਨੂੰ ਚੰਗੀ ਤਰ੍ਹਾਂ ਹਲਾ ਕੇ ਸੇਮੀਆਂ ਨੂੰ mix ਕਰਕੇ ਉਹਦੇ ਵਿਚ ਫੇਰ ਏਨ ਗੈਸ slow ਕਰਕੇ

ਦੱਸ ਪੰਜ ਮਿੰਟ ਢਕਣ ਤੋਂ ਬਾਅਦਉਹਨੂੰ ਸਿਮ ਕਰਕੇ ਦਕਣਾ ਉਹਨੂੰ ਫੇਰ ਹਲਾਉ ਕਿਉਂਕਿ ਉਹ ਚਿਪਕਦੀਆਂ ਨੀਂ ਸੇਮੀਆਂ ਜਿਹੜੀਆਂ ਆਪਾਂ boil ਕਾਰੀਆਂ ਹੋਈਆਂ

ਜੇ ਆਪਾਂ ਦੇਸੀ ਘੀ ਚ ਵੀ ਉਹਨੂੰ boil ਕਰ ਦੇ ਆ ਮਤਲਬ ਕੀ

ਪਾਣੀ ਪਾਨੇ ਆ ਦੇਸੀ ਘੀ ਉਹ ਜਿਆਦਾ better ਨੇ

ਹਮ ਫੇਰ ਉਸ ਤੋਂ ਬਾਅਦ ਉਸ ਨੂੰ ਸਿਮ ਕਰਕੇ ਘੱਟ ਤੇ ਦੱਸ ਮਿੰਟ ਰੱਖਣ ਤੇ ਈ ਪੰਜ ਮਿੰਟ ਦੱਸ ਮਿੰਟ ਕਿੰਨਾ time ਰਖਣੀਆਂ ਨੇ ਜਾ ਤਾਂ ਆਪਾਂ ਨੂੰ ਹਲਦੀ ਦੀ smell ਨਾ ਆਵੇ

ਕਈ ਵਾਰ ਆਪਾਂ ਘੱਟ ਸੇਕ ਲਵਾਣ ਤੇ ਹਲਦੀ ਦੀ smell

ਹਾਂ ਸਬਜੀ ਤਾਂ ਆਪਾਂ ਅੱਧਾ ਅੱਧਾ ਘੰਟਾ ਪੰਦਰਾ ਵੀਹ ਮਿੰਟ

ਹਾਂ ਤੇ ਉਹਨੂੰ ਸਿਮ ਕਰਨ ਤੋਂ ਬਾਅਦ ਬੰਦ ਕਰਦੋ ਬੰਦ ਕਰਕੇ ਹਲਾ ਕੇ ਸੇਮੀਆਂ ਨੂੰ ਫੇਰ ਰੱਖ ਦੋ ਪੰਜ ਮਿੰਟ ਫੇਰ ਖਾਣ ਲਈ serve ਕਰ ਸਕਦੇ ਆ ਮਤਲਬ ਕੀ ਉਹਦੇ ਵਿਚ ਸੋਸ ਵਗੈਰਾ ਵੀ cream